ਭੈਣਾਂ ਗੱਲ ਕਰੀ ਦੁੱਖ ਦੀ ਤੇ ਸੁਖ ਦੀ ਕਰ ਲਈਐ ਕੋਈ ਆਹੋ ਇਹੀ ਤੇ ਹੈ ਤੂੰ ਤੇ ਫੋਨ-ਫਾਨ ਨੀ ਕਰਦੀ ਕਰ ਲਿਆ ਹਾਂ ਭੈਣ ਇਕ ਆ ਨਾਖ਼ੱਤਾ ਨੀ ਕਰਨ ਦਿੰਦਾ ਫੋਨ ਹੇਗਾ ਤਾ ਸਹੀ ਤੇਰੇ ਕੋ ਘਰ ਦੂਜੇ ਕਾ ਦਿਨ ਕਹਿ ਦਿੰਦਾ ਕੇ ਮੈ ਕੰਮ ਤੇ ਨਹੀਂ ਜਾਣਾ

ਮੈ ਕਿਹਾ ਦੂਜੇ ਕਾ ਦਿਨ ਕਹਿ ਦਿੰਦਾ ਕੇ ਮੈ ਕੰਮ ਤੇ ਨਹੀਂ ਜਾਣਾ ਆਹੋ ਤੇ ਕਿਦਾਂ ਚਲਣਾ ਫਿਰ ਘਰਦਾ ਖਰਚਾ ਬੱਚੇ ਕਿਦਾਂ ਸਭਾਲਣੇ ਮੈ ਕਿਹਾ ਜਦੋ open ਕਰ ਲੀਏ ਨਾ ਤੇ ਓ ਏਦਾਂ ਈ ਉਹਦੀ ਵੀਡੀਓ ਆ ਜਾਂਦੀ ਉਹ ਏਨੀ ਵੇਹਲੀ ਬਣ ਕੇ ਬਣਾਉਂਦੀ ਨਾ ਸਾਬ ਲਾ ਇਹਦੀ ਮੰਮੀ ਹੁਣ ਵੀ ਨਹੀਂ ਕੁਛ ਕਹਿੰਦੀ ਹੁਣ ਤੇ ਸਗੋਂ ਲੱਗਗੀ ਦੁਕਾਨ ਤੇ ਹੁਣ ਘੱਟ ਹੀ ਬਣਾਇਆ ਕਰੇਗੀ ਕਿਹੜੀ ਦੁਕਾਨ ਤੇ ਲੱਗੀ ਆ? ਉਥੇ ਧਾਰੀਵਾਲ ਲੱਗ ਗਈ ਕੱਪੜੇ-ਕੁਪੜੇ ਵਖਾਉਣ ਵਾਲੀਆਂ ਨੀ ਹੁੰਦੀਆਂ ਦੁਕਾਨਾਂ ਉਥੇ ਲੱਗਗੀ ਅੱਛਾ-ਅੱਛਾ ਕੱਪੜੇ-ਕੁਪੜੇ ਵਖਾਉਂਦੀ ਆ?

ਪਰ ਜਦੋ ਉਹ ਵੇਖਲੇ online ਹੁੰਦੀ ਆ ਆਹ ਹੋਰ ਸਭ ਤੂੰ ਸੁਣਾ ਕੀ ਕਰਨ ਦੇ ਬਾਕੀ?

ਕਿੰਨੇ ਵਜੇ ਆਉਂਦੇ? ਹਾਂਜੀ ਤਿੰਨ ਵੀਹ ਤੇ ਛੁੱਟੀ ਹੁੰਦੀ ਆ ਉਹੂੰ

ਅੱਛਾ

ਆਹੋ ਤੂੰ ਫਿਰ ਉਹ ਕਰਾਇਆ ਕਰ ਨਾ ਦੁਆ ਪ੍ਰਾਥਨਾ ਘਰ ਦੀ ਕੀ ਪਤਾ ਹਟ ਜਾਵੇ ਸ਼ਰਾਬ ਪੀਣ ਤੋਂ ਸੱਸ ਸੋਹਰਾ ਉਥੇ ਗਏ ਆ ਮਾਸੀ ਕੋ ਗਏ ਆ ਤੂੰ ਬੰਦਗੀ-ਬੁਦਗੀ ਕਰਾਇਆ ਕਰ ਘਰ ਦੀ ਆਹੋ ਕਰਾਵਾਂਗੀ ਹੁਣ ਆਹੋ ਚਲ ਕੋਈ ਨੀ ਕਰਾਈ ਸੱਦੀ ਫਿਰ ਆਪ ਵੀ ਆਵਾਂਗੇ

ਠੀਕ ਆ

ਹੋਰ ਸੁਣਾ ਸਹੇਲੀਆਂ-ਸਹੁਲੀਆਂ ਠੀਕ ਆ ਸਾਰੀਆਂ? ਆਹੋ ਠੀਕ ਆ ਸਹੇਲੀਆਂ ਤਾਂ ਹੁਣ ਅੱਜ ਕੱਲ ਬੀਜੀ ਰਹਿਣ ਲੱਗ ਪੀਆ, phone ਫਾਨ ਈ ਨਹੀਂ ਕਰਦੀਆਂ ਆਹੋ ਘੱਟ ਹੀ ਹੋਣਾ ਇਹ ਵੀ ਸਕੂਲ ਜਦੋਂ ਸਕੂਲ ਜਾਂਦੀਆਂ ਰਹੀਆਂ ਉਦੋਂ ਹੀ ਸਹੇਲੀਆਂ ਹੁਣ ਕੋਈ ਫੂਨ-ਫਾਨ ਨੀ ਕਰਦੀਆਂ

phone ਤੇ ਦੂਰ ਦੀ ਗੱਲ ਯਾਦ ਵੀ ਨੀ ਕਰਦੀਆਂ

ਸਟੋਰੀਆਂ ਲਾਉਂਦੀਆਂ ਰਹਿੰਦੀਆਂ ਬਸ mention ਕਰ-ਕਰ ਕੇ ਹੋਰ ਕੋਈ ਕੰਮ ਨੀ ਮੈਂ ਕਿਹਾ ਉੱਤੋਂ-ਉੱਤੋਂ ਤਾ ਈ ਆ ਬਸ ਉਦਾਂ ਨੀ ਕੋਈ ਗੱਲ-ਗੁਲ ਕਰਦੀ ਮੈਂ ਕਿਹਾ ਸੁੱਕੇ ਉਤੋਂ ਦੀ ਲੰਘਾਂਓਦੀਆਂ ਰਹਿੰਦੀਆਂ ਤੇ ਹੋਰ ਏਦਾਂ ਹੀ ਕਰਦੀਆਂ ਸਾਰੇ ਪਾਸੇ ਇਹੀ ਹਾਲ ਆ

ਹਮ ਹੋਰ ਸੁਣਾ ਫਿਰ? ਅਮਲੀ ਪੱਲੇ ਪਾਤਾ ਮੇਹਣੇ ਵੱਜਦੇ ਲੋਕਾਂ ਕੋ ਆਹੋ ਤੇ ਉਦੋਂ ਤੈਨੂੰ ਮੈਂ ਕਹਿੰਦੀ ਸੀ ਵੀ ਚੱਜ ਨਾਲ ਪਹਿਲਾਂ ਵੇਖਲੋ ਉਦੋਂ ਹੀ ਕਹਿੰਦੇ ਵੀ ਚੰਗਾ ਆ ਚੰਗਾ ਆ

ਮੈਂ ਤੇ ਤਲਾਕ ਦੇ ਦੇਣਾ ਸੀ ਹੁਣ ਨਿਆਣੇ ਏਡੇ ਏਡੇ ਵੱਡੇ ਹੋ ਗਏ ਆ ਇਕ ਸੱਤਵੀ ਤੇ ਇਕ ਅੱਠਵੀ ਚ ਆ ਤੇ ਹੁਣ ਮਹਾ ਕੀ ਤਲਾਕ ਦੇਣਾ ਹੁਣ ਜਿਦਾ ਦੀ ਪਰ ਤੈਨੂੰ ਕੇਹੜਾ ਬੰਦੇ ਨੀ ਮਿਲਨੇ ਬਣਦੇ ਬਥੇਰੇ ਮਿਲ ਜਾਂਦੇ ਆ ਬਸ ਇਹ ਕੇ ਨਿਆਣਿਆਂ ਦਾ ਮੋਹ ਮਾਰਦਾ ਵਾ ਸਮਝੋਣੀ ਤੇ ਬਥੇਰਾ ਆ ਪੈਹੇ ਲਿਆ ਕੇ ਤੇ ਓਵੀ ਪੀ ਖਾ ਲੈਂਦਾ ਘਰ ਦਾ ਖਰਚਾ ਕੋਈ ਦਿੰਦਾ ਨੀ ਤੇ ਹੁਣ ਮੈਂ ਸਕੂਲ ਲੱਗੀ ਆ ਕੰਮ ਹੁਣ ਕਿਦਾ ਕਰਦੀ ਆ? ਸਕੂਲ ਚ ਕੰਮ ਲੱਗੀ ਆ ਤੇ ਮੰਮੀ ਕਿਸੇ ਦੇ ਘਰ ਲੱਗੀ ਕੰਮ ਤੇ ਉਹ ਕਿੱਦਾਂ ਫਿਰ ਕਿੰਨਾ ਦਿੰਦੇ ਸਕੂਲ ਦੇ ਮਹੀਨੇ ਦਾ ਹਜ਼ਾਰ ਦੇ ਦਿੰਦੇ ਆ ਹਜ਼ਾਰ ਪੰਦਰ੍ਹਾਂ ਸੋ ਹਾਏ ਅੜੀਏ ਇਹ ਤਾਂ ਕੱਖ ਵੀ ਨੀ ਉਥੇ ਲੱਗ ਕਿਥੇ ਦੇਣ ਤੈਨੂੰ ਕੀਤੇ ਚਾਰ-ਪੰਜ ਹਜ਼ਾਰ ਮਹੀਨੇ ਦਾ ਕਿਦਾ ਬੱਚਿਆਂ ਦਾ ਕਰਨਾ

ਹੋਰ ਸੁਣਾ ਫਿਰ ਤੂੰ

ਹੋਰ ਫਿਰ?

ਰੋਟੀ ਚ ਕੀ ਬਣਾਇਆ ਈ ਰੋਟੀ ਚ ਰਾਤੀ ਬਣਾਈ ਹੀ ਸ਼ਿਮਲਾ ਮਿਰਚ ਤੇ ਦੁਪਹਿਰੇ ਹੁਣ ਬੱਚੇ ਕਹਿਣ ਦੇ ਹੀ ਕੇ ਮੈਗੀ ਖਾਣੀ ਆ ਆਹੋ ਤੇ ਉਹ ਮੈਗੀ ਬਣਾ ਲਈ ਫਿਰ ਅਵਾਜ ਬੜੀ ਆਉਂਦੀ ਪਿੱਛੇ ਤੁਹਾਡੇ? ਤੁਹਾਡੇ ਵੀ ਆਉਣ ਦੀ ਆ ਇਹ ਕੌਣ ਦਿਆ ਏਨਾ ਬੋਲਣ?

ਕੋਈ ਨੁਕਰੇ ਨਾਕਰੇ ਵੜ ਜਾ ਆਹੋ ਆਹੋ ਹੋਰ? ਵਧੀਆ ਕੋਈ ਨੀ ਆ ਈ ਗਏ ਆ ਮੰਜ਼ਿਲ ਤੇ

ਕੱਢਣੀ ਪੈਣੀ ਜ਼ਿੰਦਗੀ ਹੂੰ ਲਵਾ ਹਾ ਮੈਨੂੰ ਕਿਤੇ ਕੰਮ ਕੁਮ ਤੇ ਤੇਰਾ ਤਾਂ ਵਾਵਾ ਘਰ ਕੰਮ-ਕੁਮ ਤੇ ਕੰਮ-ਕੁਮ ਤੇ ਉਥੇ ਲੱਗਣਾ ਈ ਓ ਇਹ showroom ਈਓ ਮਾਲ ਜੇਹਾ ਕੱਪੜੇ-ਕੁਪੜੇ ਵਖਾਉਣੇ ਤੈਨੂੰ ਪਤਾ ਫਿਰ ਜਾਣਾ ਵਾ, ਸਾਢੇ ਨੋ ਦੱਸ ਵਜੇ ਜਾਣਾ ਵਾ ਤੇ ਸ਼ਾਮੀ ਸੱਤ ਵਜੇ ਘਰ ਫਿਰ ਨਿਆਣੇ ਕੌਣ ਚੱਲ ਠੀਕ ਆ ਵੇਖੀ ਕਰੀ ਗੱਲ ਉਹਨਾਂ ਨਾਲ ਫਿਰ ਕੀ ਆ ਸੱਸ ਤੇ ਤੇਰੀ ਹੁੰਦੀ ਆ ਘਰੇ, ਬੱਚਿਆਂ ਨੂੰ ਤੇ ਚਲ ਓਹਨੇ ਰੋਟੀ ਪਾਣੀ ਮਗਰੋਂ ਦੇ ਈ ਦਿਆਂ ਕਰਨਾ ਸਵੇਰ ਦਾ ਤੇ ਕੰਮ ਤੂੰ ਅੱਧਾ ਕਰ ਲਿਆ ਕਰਨਾ, ਬੱਚੇ-ਬੁੱਚੇ ਸਕੂਲ ਭੇਜ ਦਿਆਂ ਕਰੀ ਨਾ ਕਰਨਾ ਤੂੰ ਸਕੂਟਰੀ ਤਾਂ ਹੈ ਮੇਰੇ ਕੋਲ ਤੇਰਾ ਆਪਾਂ ਉਹ ਕਰਦੇ ਆ ਛੇ ਵਜੇ ਘਰ ਆ ਜਾਇਆ ਕਰੀ ਤੂੰ ਸੱਤ ਵਜੇ ਨਾ ਆਇਆ ਕਰੀ ਆਹੋ ਨਹੀਂ ਸਕੂਟਰੀ ਹੈ ਆ

ਬਸ ਠੀਕ-ਠਾਕ ਤੂੰ ਸੁਣਾ ਉਹ ਸਚ ਤੇਰੀ ਮਾਸੀ ਠੀਕ, ਮਾਸੀ ਨੀ ਸੀ ਠੀਕ? ਰੈਨੂੰ ਰੈਨੂੰ ਮਾਸੀ ਠੀਕ ਆ? ਹਾਂ ਉਹ ਵੀ ਠੀਕ ਆ

ਹੋਰ ਫਿਰ?

ਆਹੋ ਚੰਗਾ ਫਿਰ ਨਾਲੇ ਨਿਆਣੇ ਨਿਓਣੇ ਰੋਣ ਦੇ ਰੋਟੀ-ਰੂਟੀ ਖਵਾ ਦਾ ਮੈਂ

ਬਾਅਦ ਚ ਚੁੱਕਲੀ phone

ਮਾਸੀ ਦੇ ਮਾਮੇ ਸਹੁਰੇ ਦੀਆਂ ਕੁੜੀਆਂ ਨੀ ਸੀ ਚਾਰ

ਇੱਕ ਜਿਹੜੀ ਵੱਡੀ ਸੀ। ਕਰਾ ਜਿਹੜਾ ਜਿਹਦਾ ਰਿਸਤਾ ਉਹਨੂੰ ਕਰਵਾਉਂਦੇ ਸੀ ਫਿਰੋਜ਼ਪੁਰ ਵਾਲੀ ਭੂਆ ਦੇ ਮੁੰਡੇ ਨੂੰ ਕਰਵਾਉਂਦੇ ਨੀ ਸੀਗੇ।

ਕਹਿੰਦੇ ਸੀ ਬੁੱਢੇ ਉਹ ਕਹਿੰਦੇ ਸੀ ਆਉਣਾ ਹੈ

ਉਹ ਕੁੜੀ ਦੀ ਮੰਗਣੀ ਹੋ ਗਈ ਅੱਛਾ ਕੀ ਕਰਦਾ ਮੁੰਡਾ ਮੁੰਡਾ private job ਹੀ ਕਰਦਾ ਦਸ ਪੰਦਰਾਂ ਹਜ਼ਾਰ ਰੁਪਈਆ ਤਨਖਾਹ ਲੈਂਦਾ ਅੱਛਾ

ਆਹੋ ਤੇ ਫਿਰ ਤਿੰਨ ਦਿਨ ਹੋ ਗਏ ਰੋਜ਼ਾਨਾ ਮੰਡੀ ਜਾਈਦਾ ਹੈ ਪਰਸੋਂ ਬੈਗ ਇੱਕ ਦਿਨ ਠੀਕ ਕਰਨ ਲੈ ਕੇ ਆਉਂਦਾ ਹੈ ਇੱਕ ਕੱਲ੍ਹ ਲਿਆਂਦਾ ਠੀਕ ਕਰਵਾ ਕੇ ਉਦੋਂ ਪਰਸੋਂ ਤੀਜਾ ਦਿਨ ਲਿਆਂਦਾ ਸਮਾਨ ਲਿਆਂਦਾ।

ਅੱਛਾ ਤੇ ਰੋਜ਼ ਰੋਜ਼ ਜਾਣਾ ਪੈਂਦਾ ਮੰਡੀ ਫਿਰ ਤੈਨੂੰ ਪਤਾ ਹੈ ਹਜੇ ਅਹ ਹਜੇ ਤੇਰਾ ਭਾਜੀ ਕਹਿੰਦਾ packing ਕਰਕੇ ਫਿਰ ਵੇਖ ਕੇ ਦੱਸ ਜਗ੍ਹਾ ਹੈਗੀ ਆ ਤਾਂ ਫਿਰ ਹਜੇ ਹੋਰ ਸਮਾਨ ਲਿਆਉਣਾ ਅੱਛਾ ਤੇ ਜੇ ਤੈਨੂੰ ਮੈਂ ਇੱਕ idea ਦੇਵਾਂ ਤੇ

ਉੱਥੇ ਇੱਕ ਕਮਰਾ ਲੈ ਲਾ

ਕੋਲੇ ਨਾ ਮਤਲਬ ਕਿ ਮੈਂ ਤਿੰਨ ਸੂਟ ਬਣਾਏ ਸੀ ਹੁਣ ਸੂਟ ਬਣਾ ਕੇ ਲੈ ਕੇ ਆਈ ਤੇਰੇ ਤੋਂ ਦੋ ਫਰੋਕਾਂ ਸੂਟ ਬਣਾਏ ਤਿੰਨ ਸੂਟ ਏਥੋਂ ਲੈ ਗਈ ਛੇ ਸੂਟ ਮਤਲਬ ਵੀ ਮੇਰੇ ਕੋਲ ਛੇ ਸੂਟ ਹੀ ਆ cotton ਦੇ

ਵਾਧੂ ਹੀ ਹੋਣਗੇ ਨਹੀਂ ਜੇ ਸਾਲ ਰਹਿਣਾ ਤੇ ਫਿਰ ਤੇ ਮਤਲਬ ਕਿ ਦਸ ਸੂਟ ਮੇਰੇ ਘਰੇ ਪਾਉਣ ਵਾਲੇ ਹੀ ਤੇ ਦਸ ਸੂਟ ਮੇਰੇ ਦੂਜੇ heavy ਸੂਟ ਆ ਵੀਹ ਸੂਟ ਆ।

ਪੰਜ ਸੂਟ ਮੇਰੇ ਕੋਲ ਲੋਅਰ ਟੀ ਸਰਟਾਂ।

ਮੇਰੇ ਹਿਸਾਬ ਨਾਲ, ਉੱਥੇ ਕੋਈ ਨੀ ਜਾ ਕੇ ਬਣਾਉਣੇ ਹੀ ਆਂ। ਉੱਥੇ ਨੀ ਨਾ ਬਣਾਉਣੇ ਉੱਥੇ ਨੀ ਨਾ ਬਣਾਉਂਦਾ ਕੋਈ ਤਾਂ ਹੀ ਤਾਂ ਤੇਰਾ ਭਾਜੀ ਕਹਿੰਦਾ ਸੀ, ਇੱਥੋਂ ਹੀ ਬਣਾ ਲਾ ਅੱਗੇ ਇੱਡੀ ਵੱਡੀ ਗ਼ਲਤੀ ਹੋ ਗਈ ਹੈ ਉਦੋਂ ਤੇਰੇ ਭਾਜੀ ਨੇ ਮੈਨੂੰ ਦੱਸਿਆ ਨੀ ਤੇ ਵਧੀਆ ਮੈਂ ਏਥੋਂ ਤੇਰੇ ਕੋਲੋਂ ਵਧੀਆ ਨਾਲੇ designing ਕਰਕੇ ਨਾਲੇ ਵਧੀਆ ਬਣਾ ਕੇ ਲੈ ਜਾਂਦੀ।

ਅੱਛਾ।

ਬੜਾ ਸੀ ਮੈਂ ਕਿਹਾ ਤਿੰਨ ਸਰਾਰੇ ਸੂਟ ਬਣਵਾਉਂਦੀ ਅੱਛਾ ਹਾਂ ਸੋਹਣੇ ਲੱਗਦੇ ਹੁੰਦੇ ਆ ਤੇ ਬਸ ਹੁਣ ਇੱਕ ਭੈਣੇ ਮੈਨੂੰ ਇੰਨਾ ਘਾਟਾ ਪਿਆ ਜੇ ਮੈਂ ਆਮ ਜਿਹੇ ਕੱਪੜੇ ਬਣਾ ਕੇ ਲਿਆਈ ਤੇ ਇੰਨਾ ਨੀ ਵੀ ਸਾਰਾ ਨੀ ਬਣਵਾਉਣਾ ਇੱਥੇ ਪੰਦਰਾਂ ਸੌ ਦੇ ਆਪਦੇ ਬਣਾ ਕੇ ਲਿਆਈ, ਪੰਦਰਾਂ ਸੌ ਦੇ ਇਹਨਾਂ ਨੇ ਬਣਾ ਕੇ ਲਿਆਏ ਤੇ ਨਹੀਂ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਤੁੰ ਤੇ ਚੱਲ ਜਾਣਾ ਵਾਂ ਤੇ

ਊਂ ਗੱਲ ਕਰਾਂ

ਬਣਾਏ ਫਿਰ ਉਹ ਜਿੱਥੇ ਸਮਾਏ ਉੱਥੇ ਹੀ ਇਹਨਾਂ ਨੇ ਆਪਣੇ ਦੇ ਦਿੱਤੇ ਹਜ਼ਾਰ ਰੁਪਈਆ ਸਮਾਈ ਦਿੱਤੀ ਤੇ ਤਿੰਨ ਹਜ਼ਾਰ ਦੇ ਕੱਪੜੇ ਲਿਆਂਦੇ। ਨਿਰਾ ਖਰਚਾ ਹੀ ਆ, ਤੇ ਤੂੰ ਆਪਦੇ ਆਪ ਹੀ ਸੀਅ ਲਿਆ ਕਰ ਹਾਂ ਘਰੇ। ਹੁਣ ਮੈਂ ਕਿੰਨੇ ਦਿਨ ਪਹਿਲਾਂ ਤੇਰਾ ਭਾਜੀ ਨੇ ਐਵੇਂ ਮੈਨੂੰ ਜ਼ਲਦੀ ਜ਼ਲਦੀ ਕਹਿ ਦਿੱਤਾ ਮੈਂ ਆਪਦੀ ਵਧੀਆ ਸੀਅ ਲੈਣੇ ਉਹ ਜਿਹਦੇ ਤੋਂ ਸਮਾਏ ਉਹਨੇ ਕੋਈ ਚੱ ਉਹਨੇ ਕੋਈ ਚੱਜ ਦੀ designing ਵੀ ਨੀ ਕੀਤੀ ਹੋਈ।

ਭਾਜੀ ਦੀ ਗ਼ਲਤੀ ਹੈ ਨਾ ਫਿਰ ਪਹਿਲਾਂ ਦੱਸਦਾ ਜੇ ਚੱਲ ਇੱਥੇ ਸੀਅ ਲੈਂਦੇ ਹੋਰ ਕੀ ਮੈਂ ਤਾਂ ਅੱਗੇ ਕਹੀ ਜਾਂਦੀ ਹਾਂ ਨਾਲੇ ਇੱਥੇ bag ਬਣਾਉਂਦੇ ਸੀ ਮੈਂ bag ਵੀ ਬਣਵਾ ਕੇ ਲੈ ਜਾਣਾ ਸੀ। ਹਮ ਇੱਥੇ ਤਾਂ bag ਵੀ ਬੜੇ ਵਧੀਆ ਮਿਲਦੇ ਆ, ਉਹ ਜਿਹੜੇ ਜਿਵੇਂ ਆਪਾਂ ਬਾਜ਼ਾਰ ਨੀ ਜਾਣਾ ਹੁੰਦਾ ਨਾ, ਉਹਦੇ ਵਾਸਤੇ ਇੱਕ ਪਲਾਸਟਿਕ ਜਿਹੇ ਦਾ bag ਮਿਲਦਾ ਤੇਰੀ ਲਈ ਲੈ ਕੇ ਆਈ ਸੀ ਓਦਣ ਬੜਾ ਸੋਹਣਾ

ਤੇ ਨਹੀਂ ਜਾਂ ਫਿਰ ਇੰਞ ਕਰ ਜਿਹੜੀ ਮਸ਼ੀਨ ਆਂ ਉਹ ਵੀ ਪਾ ਕੇ ਲੈ ਜਾ ਵਿੱਚ ਹਮ ਹਾਂ ਤੇ ਉੱਥੇ ਆਪਦੇ ਸੀਅ ਲੀ, ਤੂੰ ਉੱਥੇ ਕੀ ਕਰਨਾ free ਹੋਣਾ ਨਹੀਂ ਮੈਨੂੰ ਜ਼ਿਆਦੇ ਜ਼ਰੂਰਤ ਤਾਂ ਨਹੀਂ ਕਿਉਂਕਿ ਉੱਥੇ ਤਾਂ ਮੈਂ ਲੋਅਰ ਟੀਸਰਟਾਂ ਹੀ ਪਾ ਲਊਂਗੀ ਜਦੋਂ ਬਾਹਰ ਕਿਤੇ ਜਾਣਾ ਹੋਵੇ ਪਹਿਲੀ ਗੱਲ ਬਾਹਰ ਕਿੱਥੇ ਜਾਣਾ ਜਾਣਾ ਹੈ ਉਦੋਂ ਹੀ ਸੂਟਾਂ ਦੀ ਲੋੜ ਪੈਂਦੀ ਹੈ ਹਨਾ।

ਤੇ ਵੈਸੇ ਮੇਰੇ ਕੋਲੇ ਦਸ ਸੂਟ ਹੈਗੇ ਹੀ ਆ ਠੀਕ ਹੈ ਸੂਟ ਹੈਗੇ ਹੀ ਆ ਭਾਜੀ ਤੇਰਾ ਕਹਿੰਦਾ ਸੋ ਸਾਰਾ ਆਪਦੇ ਲੀੜੇ ਕੱਪੜੇ ਜੁੱਤੀਆਂ ਜੋੜੇ ਚੁੱਕ ਲਿਆ, ਮੈਂ ਇੱਥੋਂ ਕੁਛ ਨੀ ਲੈ ਕੇ ਦੇਣਾ। ਫਿਰ ਮੈਂ ਪੁੱਛਿਆ

ਸਾਰੀ setting ਮੇਰੀ ਗੱਲ ਸੁਣ ਸੱਚ ਅੰਬਰਸਰ ਨੀ ਤੁਸੀਂ ਜਾਣਾ ਸੀ ਤੇ ਅੰਬਰਸਰ ਕੀ ਆ ਉੱਥੇ ਨਾ ਟੋਟੇ ਮਿਲਦੇ ਹੈ Contrast ਕਰਕੇ ਤੇ ਉਹ ਲੈ ਆ ਹਮ ਦੇਖੀ ਜਾਊਗੀ ਯਾਰ ਮਤਲਬ ਕਿ ਉਹ ਹੋਊਗਾ online system online ਸਟਾਕਾਂ ਮੰਗਵਾ ਲਵਾਂਗੇ

ਜਾਂ ਫਿਰ ਪੈਸੇ ਭੇਜ ਦੇਈਂ ਅਸੀਂ ਸਵਾ ਕੇ ਭੇਜ ਦੇਵਾਂਗੇ ਨਾਲੇ ਨਿੱਕਾ ਤੈਨੂੰ ਮਿਲ ਜਾਊਗਾ। ਹਾਂ ਤੇ ਉੱਲੂਏ ਪੰਜ ਹਜ਼ਾਰ ਦਸ ਹਜ਼ਾਰ ਉੱਤੇ ਲੱਗ ਜਾਊਗਾ ਰਾਹ ਚ ਹੀ ਪੰਜ ਜੀਅ ਆਉਣ ਦੇ ਤੇ ਪੰਜ ਜਾਣ ਦੇ ਚੱਲ ਕਿਹੜੇ ਚਾਹੀਦੇ ਆ ਹੋ ਸਕਦਾ ਅਸੀਂ ਸਵਾ ਦੇਈਏ ਇੱਕ ਦੋ। ਰਿਓਨ ਚ